ਜਿਹੜਾ ਸੀ, ਉਹਦੇ ਵਿੱਚ ਮਤਲਬ ਉਹਨਾਂ ਦੀ ਕੀ ਭੂਮਿਕਾ ਨਿਭਾਈ ਗਈ ਆ ਅਹ ਕਹਿ ਸਕਦੇ ਹੋ ਕਿ film industry ਦੇ ਵਿੱਚ ਜਾਂ ਅਹ social media ਦੇ ਉੱਪਰ ਉਸ ਬਾਰੇ ਕੁੱਝ ਦੱਸੋਗੇ? ਹਾਂਜੀ ਅਹ ਜਿਵੇਂ ਭੁਵਨ ਬਾਮ ਅਤੇ ਦਿਵਿਆ ਦੱਤਾ ਇੱਕ ਲਘੂ film plus minus ਲਈ ਇਕੱਠੇ ਆਏ, ਜੋ ਕਿ ਸਿੰਘ ਦੇ ਜੀਵਨ ਵਿੱਚ ਅਤੇ ਵਿਰਾਸਤ 'ਤੇ ਆਧਾਰਿਤ ਸੀਗੀ। ਹਾਂਜੀ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 ਸਰਵੋਤਮ ਲਘੂ film ਜਿੱਤੀ ਸੀ। ਤੇ ਇੱਕ ਕਹਿੰਦੇ ਕਿ ਉਹਨਾਂ ਦਾ ਮਤਲਬ ਇੱਕ ਮੰਦਿਰ ਵੀ ਬਣਾਇਆ ਗਿਆ ਆ, ਜਿੱਥੇ ਚੀਨੀ ਫ਼ੌਜ਼ ਜਿਹੜੀ ਆ ਉਹ ਵੀ ਸਿਰ ਝੁਕਾਉਂਦੀ ਆ, ਤੇ ਇਸ ਬਾਰੇ ਕੁੱਝ ਦੱਸੋਗੇ ਮੈਨੂੰ? ਹਾਂਜੀ ਨਵੀਂ ਦਿੱਲੀ ਵਿੱਚ ਸਿੱਕਮ ਵਿਚ ਭਾਰਤ-ਚੀਨ ਸਰਹੱਦ ਤੇ ਇਹ ਜਿਹੇ ਵੀ ਫੌਜ਼ੀ ਹਨ ਜਿਹੜੇ ਮੌਤ ਦਾ ਅੜਤਾਲੀ ਸਾਲ ਬਾਅਦ ਵੀ ਸਰਹੱਦ ਦੀ, ਦੀ ਰੱਖਿਆ ਕਰ ਰਹੇ ਸਨ, ਤੇ ਸੁਣਨ ਵਿਚ ਥੋੜਾ ਅਜੀਬ ਲੱਗ ਸਕਦਾ ਹੈ ਕਿ ਪਰ ਭਾਰਤੀ ਫੌਜ਼ੀ ਹਰਭਜਨ ਸਿੰਘ ਦੇ ਮੰਦਿਰ ਵਿਚ ਚੀਨੀ ਫੌਜ਼ ਵਿੱਚ ਵੀ ਸਿਰ ਝੁਕਾਉਂਦੇ ਨੇ, ਆਖਿਰ ਕੌਣ ਹੈ ਇਹ ਬਾਬਾ ਜਿਸ ਦਾ ਭਾਰਤੀ ਫੌਜ਼ ਨੇ ਚੌਦਾਂ ਹਜ਼ਾਰ, ਫੁੱਟ ਦੀ ਉਚਾਈ ਤੇ ਮੰਦਿਰ ਬਣਵਾਇਆ ਹੋਇਆ ਹੈ। ਤੇ ਲੋਕਾਂ ਦਾ ਉੱਥੋਂ ਦਾ ਮਤਲਬ ਕੀ ਮੰਨਣਾ ਹੈ ਕਿ ਜਿਹੜੇ ਲੋਕੀ ਦੂਰ ਦੂਰ ਤੋਂ ਆਣ ਕੇ ਉਹਨਾਂ ਦੀ ਪੂਜਾ

ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਦੂਰ-ਦੂਰ ਤੋਂ ਲੋਕ ਇੱਥੇ ਬਾਬਾ ਹਰਭਜਨ ਸਿੰਘ ਦੇ ਮੰਦਿਰ ਵਿਚ ਪੂਜਾ ਕਰ ਰਹੇ ਹਨ, ਸਿੱਕਮ ਦੀ ਰਾਜਧਾਨੀ ਜਿਹੜੀ ਹੈ ਗੰਗਟੋਕ, ਉਹਦੇ ਵਿੱਚ ਜਿਹੜਾ ਜੇਲੇਪ ਦਰਾਂ ਅਤੇ ਨਾਥੂਲਾ ਦਰਾਂ ਹੈਗੀਆਂ ਉੱਥੇ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 ਭਾਰਤੀ ਫ਼ੌਜ਼ ਦਾ ਇਹ ਜਿਹਾ ਕੋਈ ਸਿਪਾਹੀ ਅਤੇ ਅਧਿਕਾਰੀ ਨਹੀਂ ਹੈਗਾ ਜੋ ਭਾਰਤ-ਚੀਨ border ਤੇ ਚੌਦਾਂ ਹਜ਼ਾਰ ਫੁੱਟ ਦੀ ਉਚਾਈ ਵਾਲੇ ਬਰਫੀਲੇ ਪਹਾੜਾਂ ਵਿਚ ਬਣੇ ਬਾਬੇ ਦੇ ਮੰਦਿਰ ਵਿਚ ਮੱਥਾ ਨਾ ਟੇਕਦਾ ਹੋਵੇ ਤੇ ਜਿਹੜਾ ਅਹ ਬਾਬਾ ਹਰਭਜਨ ਸਿੰਘ ਜੀ ਦਾ ਜਿਹੜਾ ਜਨਮ ਹੈ ਜ਼ਿਲ੍ਹਾ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

ਤੇ ਹਰਭਜਨ ਸਿੰਘ ਜੀ ਤੇਈਵੀਂ ਪੰਜਾਬ battalion ਦੇ ਫ਼ੌਜ਼ੀ ਸਨ। ਇਹਨਾਂ ਨੇ ਸੰਨ ਉੱਨੀ ਸੌ ਛਿਆਹਠ ਦੇ ਵਿਚ ਫ਼ੌਜ਼ joining ਕੀ~ ਫ਼ੌਜ਼ join ਕੀਤੀ ਸੀ, ਤੇ ਭਾਰਤੀ ਫ਼ੌਜ਼ ਵਿੱਚ ਜਿਹੜੀ ਜਾਬਾਜ਼ ਫ਼ੌਜ਼ੀ ਨੂੰ ਨਾਥੁਲਾ ਦਾ hero ਦਾ ਨਾਮ ਦਿੱਤਾ ਗਿਆ ਸੀ ਇਹਨਾਂ ਨੂੰ, ਤੇ ਭਾਰਤੀ ਫ਼ੌਜ਼ ਦੀ ਪੰਜਾਬ regiment ਵਿਚ ਸਿਪਾਹੀ ਹੋ ਕੇ ਇਹਨਾਂ ਨੇ ਚੋ ਚਾਰ ਅਕਤੂਬਰ ਉੱਨੀ ਸੌ ਅਠੱਤਰ ਨੂੰ ਆਪਣੇ ਕਾਫਿਲੇ ਦੇ ਨਾਲ ਜਾ ਰਹੇ ਸਨ ਤੇ ਇੱਕ ਡੂੰਘੇ ਨਾਲੇ ਵਿਚ ਡਿੱਗਣ ਨਾਲ ਉਹਨਾਂ ਦੀ ਮੌਤ ਹੋ ਗਈ ਸੀ। ਤੇ ਜਿਹੜਾ ਮਤਲਬ ਕਹਿੰਦੇ ਕਿ ਜਦੋਂ ਉਹਨਾਂ ਦੀ ਮੌਤ ਹੋਈ ਸੀ ਤੇ ਉਹਨਾਂ ਦਾ ਸਰੀਰ ਵੀ ਨੀ ਮਿਲਿਆ ਸੀ, ਤੇ ਉਹਨਾਂ ਦੀ ਕੋਈ ਜਾਣਕਾਰੀ ਨੀ ਮਿਲੀ ਸੀ ਤੇ ਉਸ ਬਾਰੇ ਕੁੱਝ ਦੱਸੋ ਕਿ ਉਹ ਜਿਹੜੇ ਲੋਕਾਂ ਦੇ ਸੁਪਨਿਆਂ 'ਚ ਆਉਂਦੇ ਹੈ, ਕੀ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

ਫਿਰ ਅਜਿਹਾ ਕਿਹਾ ਜਾਂਦਾ ਹੈ ਕਿ ਅਪਣੀ ਮੌਤ ਤੋਂ ਬਾਅਦ ਵੀ ਹਰਭਜਨ ਸਿੰਘ ਫ਼ੌਜ਼ ਦੇ ਸਮੇਂ-ਸਮੇਂ ਤੇ ਬਹੁਤ ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾਉਂਦੇ ਰਹੇ alert ਕਰਦੇ ਰਹੇ ਹਨ ਫ਼ੌਜ਼ਾਂ ਨੂੰ, ਤੇ ਇਸ ਤੋਂ ਬਾਅਦ ਵੀ ਬਾਬਾ ਜੀ ਦਾ ਮੰਦਿਰ ਬਣਵਾਇਆ, ਇਸ ਤੋਂ ਬਾਅਦ ਬਾਬਾ ਜੀ ਦਾ ਮੰਦਿਰ ਬਣਵਾਇਆ, ਫਿਰ ਇਸ ਮੰਦਿਰ ਵਿੱਚ ਬਾਬਾ ਹਰਭਜਨ ਸਿੰਘ ਜੀ ਦੀ ਇੱਕ photo ਤੇ ਉਹਨਾਂ ਦਾ ਸਮਾਨ ਰੱਖਿਆ ਹੋਇਆ ਸੀ,

ਇੱਕ second ਰੁੱਕੋ।

ਤੇ ਪੰਜਾਬੀਆਂ ਨੇ ਦੇਸ ਲਈ ਜਿਹੜਾ ਅਹ ਪੰਜਾਬੀਆਂ ਨੇ ਪੰਜਾਬੀ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਪੰਜਾਬ ਦੇ ਕੁੱਝ ਸੂਰਮੇ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਕੁਰਬਾਨੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਅਜਿਹਾ ਹੀ ਇੱਕ ਸੂਰਮਾ ਬਾਬਾ ਹਰਭਜਨ ਸਿੰਘ ਜੀ ਵੀ ਨੇ, ਇਸ ਬਹਾਦਰ ਸੂਰਮੇ ਦਾ ਜਨਮ ਕਪੂਰਥਲਾ ਦੇ ਵਿੱਚ ਹੋਇਆ ਸੀ, ਤੀਹ ਅਗਸਤ ਨੂੰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਤੇ ਚਾਰ ਅਕਤੂਬਰ ਉੱਨੀ ਸੌ ਅਠੱਤਰ ਨੂੰ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਗਏ ਸੀ ਤੇ ਛੱਬੀ ਜਨਵਰੀ ਉੱਨੀ ਸੌ ਉਣੱਤਰ ਨੂੰ ਮਹਾਂਵੀਰ ਚੱਕਰ ਨਾਲ ਸਨਾ~ ਸਨਮਾਨਿਤ ਕੀਤਾ ਗਿਆ ਸੀ ਇਹਨਾਂ ਨੂੰ, ਤੇ ਸ਼ਹੀਦ ਹੋਣ ਤੋਂ ਬਾਵਜੂਦ ਵੀ ਬਾਬਾ ਹਰਭਜਨ ਸਿੰਘ ਜੀ ਦੀ ਨੌਕਰੀ ਭਾਰਤੀ ਫ਼ੌਜ਼ ਵਿੱਚ ਜਾਰੀ ਰਹੀ। ਅੱਛਾ ਜੀ thank you so much ਇਸ ਜਾਣਕਾਰੀ ਦੇ ਲਈ। ਹਾਂਜੀ ਹਾਂਜੀ ਕੋਈ ਗੱਲ ਨੀ। Hello

ਪਰਿਵਾਰ ਸਭ ਵ~ ਸਾਰੇ ਵਧੀਆ ਪਰਿਵਾਰ 'ਚ ਵੀ ਤੁਸੀਂ ਦੱਸੋ। ਹਾਂਜੀ ਸਾਡੇ ਵੀ ਸਭ ਵਧੀਆ, ਜੀ ਮੈਂ ਨਾ ਥੋੜ੍ਹਾ ਆਪਣੀ assignment ਬਣਾ ਰਹੀ ਸੀ, ਜਿਹਦੇ 'ਚ ਮੈਨੂੰ ਸਾਨੀਆ ਮਿਰਜ਼ਾ ਬਾਰੇ ਜਾਣਕਾਰੀ ਚਾਹੀਦੀ ਹੈ। ਮੈਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਆ ਤੇ ਤੁਹਾਡੇ ਕੋਲੋਂ ਉਹਨਾਂ ਬਾਰੇ ਪੂਰੀ information ਹੈ ਤਾਂ ਤੁਸੀਂ ਮੈਨੂੰ ਦੇ ਸਕਦੇ ਹੋ, ਮੈਂ ਆਪਣੀ assignment complete ਕਰ ਲਵਾਂਗੀ ਤੇ ਤੁਸੀਂ ਫਿਰ ਮੈਨੂੰ ਸਾਨੀਆ ਮਿਰਜ਼ਾ ਬਾਰੇ ਪਹਿਲਾਂ ਥੋੜ੍ਹਾ ਜਿਹਾ ਦੱਸ ਦਓਗੇ? ਸਾਨੀਆ ਮਿਰਜ਼ਾ ਦਾ ਜਨਮ ਪੰਦਰਾਂ ਨਵੰਬਰ ਉੱਨੀ ਸੌ ਸਿਆਸੀ ਵਿੱਚ ਹੋਇਆ ਸੀ, ਉਹ ਇੱਕ ਭਾਰਤ ਦੀ ਟੈਨਿਸ ਖਿਡਾਰੀ ਹੈ, ਦੋ ਹਜ਼ਾਰ ਤਿੰਨ ਤੋਂ ਦੋ ਹਜ਼ਾਰ ਤੇਰਾਂ ਤੱਕ ਪੂਰਾ ਇੱਕ ਦਹਾਕਾ ਮਹਿਲਾ ਟੈਨਿਸ association ਨੇ ਉਸਨੂੰ doubles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

ਤੇ ਉਹ ਭਾਰਤ ਦੀ ਅੱਜ ਤੱਕ ਦੀ ਪਹਿਲੇ ਦਰਜੇ ਦੀ ਮਹਿਲਾ ਟੈਨਿਸ ਖਿਡਾਰੀ ਹੈ singles ਵਿੱਚ ਦੋ ਹਜ਼ਾਰ ਸੱਤ ਵਿੱਚ ਉਸਦਾ rank ਸਤਾਈ ਸੀ ਤੇ ਮੌਜੂਦਾ ਸਮੇਂ doubles ਵਿੱਚ ਉਸਦਾ rank ਇੱਕ ਹੈ। ਹਾਂਜੀ ਤੇ ਇਹਨਾਂ ਬਾਰੇ ਥੋੜ੍ਹਾ ਹੋਰ ਦੱਸ ਦਿਓ।

Hello ਮੈਂ ਕਹਿ ਰਹੀ ਸੀ ਕਿ ਇਹਨਾਂ ਬਾਰੇ ਮੈਨੂੰ ਆਪਣੇ single

ਉਸਨੇ ਉਸਨੂੰ singles career ਅਹ ਛੱਡਣ ਅਤੇ doubles ਸ~ ਸਰਕਟ ਤੇ ਧਿਆਨ ਦੇਣ ਲਈ ਮਜ਼ਬੂਰ ਕੀਤਾ ਤੇ ਉਸਨੇ ਆਪਣੇ ਜੱਦੀ ਦੇਸ਼ ਵਿੱਚ ਔਰਤਾਂ ਦੇ ਟੈਨਿਸ ਲਈ ਬਹੁਤ ਸਾਰੇ ਫਸਟੇ ਪ੍ਰਾਪਤ ਕੀਤੇ ਹਨ, ਤੇ career ਦੀ ਕਮਾਈ ਵਿੱਚ ਦੱਸ million ਅਮਰੀਕੀ dollar ਹੁਣ ਛੇ million ਤੋਂ ਵੱਧ ਵੀ ਅਹ ਵੱਧ ਮਤਲਬ ਉਸ ਨੂੰ ਸ਼ਾਮਲ ਵੀ ਕੀਤਾ ਗਿਆ, ਜਿਸ ਵਿੱਚ singles pro level ਦਾ ਖਿਤਾਬ ਜਿੱਤਿਆ ਗਿਆ, ਤੇ ਛੇ ਪ੍ਰਮੁੱਖ ਖਿਤਾਬ ਜਿੱਤੇ ਮਹਿਲਾ doubles ਵਿੱਚ ਤਿੰਨ-ਤਿੰਨ ਅਤੇ mixed doubles ਵਿੱਚ ਦੇ ਨਾਲ ਨਾਲ ਦੋ ਹਜ਼ਾਰ ਚੋਦਾਂ ਵਿੱਚ WTA finalize ਲਈ ਵੀ qwant~ ਅਹ qwant lite ਕਨੇਡਾ ਦੇ ਨਾਲ ਕਾਰਾ ਬਲੈਕ ਨਾਲ, ਅਗਲੇ ਸਾਲ ਮਾਰਟਿਨ ਹਿੰਜਿਸ ਨਾਲ ਸਾਂਝੇਦਾਰੀ ਵਿੱਚ ਰੱਖਿਆ ਗਿਆ ਸੀ। ਅੱਛਾ ਜੀ ਤੇ ਇਸ ਦੇ ਇਲਾਵਾ ਉਹ open ਯੁੱਗ ਵਿੱਚ ਤੀਜੀ ਭਾਰਤੀ ਔਰਤ ਸੀ ਇਸਦੇ ਇਲਾਵਾ, ਉਹ open ਯੁੱਗ ਵਿੱਚ ਤੀਜੀ ਭਾਰਤੀ ਔਰਤ ਹੈ ਜੋ ਕਿ ਇੱਕ grand slam tournament ਵਿੱਚ field ਅਤੇ ਗੇੜ ਜਿੱਤਣ ਲਈ ਅਤੇ ਦੂਜਾ ਹਫ਼ਤੇ ਤੱਕ ਪਹੁੰਚਣ ਵਾਲਾ ਪਹਿਲਾ ਖਿਡਾਰੀ ਹੈ ਤੇ ਉਸਨੇ ਤਿੰਨ ਮੁੱਖ ਬਹੁ-ਖੇਲ ਸਮਾਗਮਾਂ ਵਿੱਚ ਜਿਵੇਂ ਕਿ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਅਫਰੋ-ਏਸ਼ੀਆਈ ਖੇਡਾਂ ਵਿੱਚ ਕੁੱਲ ਚੋਦਾਂ ਤਮਗੇ ਜਿੱਤੇ ਹਨ ਤੇ ਛੇ ਸੋਨੇ ਦੇ ਤਮਗੇ ਆ। ਤੇ ਅਕਤੂਬਰ ਦੋ ਹਜ਼ਾਰ ਪੰਜ ਵਿੱਚ time ਦੁਆਰਾ ਮਿਰਜ਼ਾ ਨੂੰ ਏਸ਼ੀਆ ਦੇ ਪੰਜਾਹ heroes ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ ਸੀ, ਮਾਰਚ ਦੋ ਹਜ਼ਾਰ ਦਸ ਵਿੱਚ ਦਾ ਆਰਜ਼ੀ ਟਾਈਮਜ਼ ਨੇ ਤੇਤੀ ਔਰਤਾਂ ਜਿਨ੍ਹਾਂ ਨੇ ਭਾਰਤ ਨੂੰ ਮਾਣ ਦਿੱਤਾ ਦੀ ਸੂਚੀ ਵਿੱਚ ਮਿਰਜ਼ਾ ਨੂੰ ਨਾਮਜ਼ਦ ਕੀਤਾ, ਪੱਚੀ ਨਵੰਬਰ ਦੋ ਹਜ਼ਾਰ ਤੇਰਾਂ ਨੂੰ ਔਰਤਾਂ ਵਿਰੁੱਧ ਹਿੰਸਾ ਵਿਰੁੱਧ ਕੌਮਾਂਤਰੀ ਦਿਵਸ ਦੇ ਨਿਸ਼ਾਨੇ 'ਤੇ ਆਯੋਜਿਤ ਹੋਣ ਵਾਲੀ ਸਮਾਗਮ ਦੌਰਾਨ ਉਨ੍ਹਾਂ ਨੂੰ south asia ਲਈ UN women ਦੀ goodwill ambassador ਨਿਯੁਕਤ ਕੀਤਾ ਗਿਆ ਸੀ ਤੇ ਉਹ times magazine ਦੀ ਦੋ ਹਜ਼ਾਰ ਸੋਲਾਂ ਦੇ

ਉਹ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਗੁਲਾਮ ਅਹਿਮਦ ਅਤੇ ਪਾਕਿਸਤਾਨ ਦੇ ਆਫਿਸ ਇਕਬਾਲ ਦੇ ਦੂਰ ਰਿਸ਼ਤੇਦਾਰ ਹਨ, ਉਸਨੇ ਛੇ ਸਾਲ ਦੀ ਉਮਰ ਵਿੱਚ ਟੈਨਿਸ ਨੂੰ ਅਪਣਾਇਆ ਤੇ ਉਸ ਨੂੰ ਆਪਣੇ ਪਿਤਾ ਅਤੇ ਰੋਜਰ ਐਂਡਰਸਨ ਦੁਆਰਾ coach ਕੀਤਾ ਗਿਆ ਸੀ।

ਉਹ ਹੈਦਰਾਬਾਦ ਦੇ ਨਾਸਰ school ਵਿੱਚ ਹਿੱਸਾ ਲੈਂਦੀ ਹੈ, ਤੇ ਸਾਨੀਆ ਨੇ ਹਾਲ ਹੀ ਵਿੱਚ ਇੱਕ institute ਵਿੱਚ ਵੀ ਆਪਣੇ school ਦਾ ਸਿਹਰਾ ਆਪਣੇ ਸੁਪਨੇ ਨੂੰ ਅੱਗੇ ਵਧਾਉਣ ਲਈ ਆਜ਼ਾਦੀ ਦੇਣ ਲਈ ਕੀਤਾ, ਉਸ ਨੇ ਨਸਰ ਨੂੰ ਉਸ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 ਤੇ ਗਿਆਰਾਂ ਦਸੰਬਰ ਦੋ ਹਜ਼ਾਰ ਅੱਠ ਨੂੰ ਮਿਰਜ਼ਾ ਨੂੰ ਚੇਨਈ ਵਿਖੇ MGR ਐਜੂਕੇਸ਼~ ਅਹ and research ਇੰਟਰੀ~ ਅਹ institute university ਤੋਂ doctor of letters ਦੀ honorary degree ਮਿਲੀ।

ਤੇ ਸਾਨੀਆ ਮਿਰਜ਼ਾ ਦੇ ਟੈਨਿਸ career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

ITF ਸਰਕਟ ਉੱਤੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣਾ career ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੇ ਦੋ ਹਜ਼ਾਰ ਇੱਕ ਦੇ ਮੁੱਖ ਦਾਅਵੇਦਾਰਾਂ ਵਿੱਚ ਪੁਣੇ ਵਿੱਚ ਖੇਡੇ ਗਏ quarters Quarter final ਅਤੇ ਨਵੀਂ ਦਿੱਲੀ ਵਿੱਚ semifinal final ਸ਼ਾਮਲ ਹਨ, ਜਿਵੇਂ ਦੋ ਹਜ਼ਾਰ ਦੋ ਦੀ season ਸ਼ੁਰੂ ਹੋਈ ਤੇ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 ਅੱਛਾ ਜੀ ਤੇ ਦੋ ਹਜ਼ਾਰ ਚਾਰ ਤੇ ਦੋ ਹਜ਼ਾਰ ਪੰਜ ਦੇ ਅਹ WTA ਸਰਕਟ ਅਤੇ grand slam tournament ਵਿੱਚ ਸਫਲਤਾ ਬਾਰੇ ਦੱਸੋ। ਦੋ ਹਜ਼ਾਰ ਚਾਰ ਦੋ ਹਜ਼ਾਰ ਪੰਜ WTA ਸਰਕਟ ਅਤੇ ਅਹ grand ਸਲ~ ਅਹ slam tournament ਵਿੱਚ ਸਫ਼ਲਤਾ ਮੈਂ ਤੁਹਾਨੂੰ ਦੱਸਦੀ ਹਾਂ, ਕਿ ਆਪਣੇ ਜੱਦੀ ਸ਼ਹਿਰ ਦੀ ਘਟਨਾ ਵੇਲੇ, ਦੋ ਹਜ਼ਾਰ ਚਾਰ ਦੇ AP tourism ਹੈਦਰਾਬਾਦ open ਮਿਰਜ਼ਾ ਇੱਕ wildcard ਦਾਖਲ ਸੀ ਤੇ ਉਸ ਨੇ ਇੱਕ ਗੋਲ ਨਾਲ ਚੌਥੇ ਅਤੇ ਆਖਰੀ champion ਨਿਕੋਲ ਪ੍ਰੈਟ ਦੇ ਖਿਲਾਫ ਚੰਗੀ ਲੜਾਈ ਲੜੀ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 ਵਿੱਚ grand ਪ੍ਰਿਕ ਅਹ ਪ੍ਰਿਕਸ ਸਾਰ ਲਾਅ ਮਈਅਰਮ ਮਾਈਰੀਅਮ ਦੇ ਵਿੱਚ ਮੁਕਾਬਲਾ ਕਰਨ ਲਈ ਇੱਕ wildcard ਪ੍ਰਾਪਤ ਕੀਤਾ, ਪਰ ਆਖਰੀ champion ਏਮੀਲੀ ਲੇਇਲਟ ਲੋਇਟ ਨੂੰ ਪਹਿਲੇ ਗੇੜ ਦਾ ਘਾਟਾ ਪਿਆ। ਇਹ, ਮੈਨੂੰ ਇਹ ਦੱਸੋ ਕਿ ਸਾਨੀਆ ਮਿਰਜ਼ਾ ਨੂੰ ਕਿਹੜੇ award ਤੇ ਮਾਨਤਾ ਪ੍ਰਾਪਤ ਹੋਈ ਸੀ, ਕਦੋਂ ਹੋਈ ਸੀ?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 ਅਰਜੁਨ award ਉਹਨਾਂ ਨੂੰ ਮਿਲਿਆ ਸੀ ਦੋ ਹਜ਼ਾਰ ਚਾਰ 'ਚ ਤੇ newcomer of the year ਦੋ ਹਜ਼ਾਰ ਪੰਜ 'ਚ, ਪਦਮ ਸ਼੍ਰੀ ਦੋ ਹਜ਼ਾਰ ਛੇ 'ਚ, ਮੇਜਰ ਧਿਆਨ ਚੰਦ ਖੇਲ ਰਤਨ ਦੋ ਹਜ਼ਾਰ ਪੰਦਰਾਂ 'ਚ BBC ਦੀਆਂ ਸੌ ਪ੍ਰੇਰਨਾਦਾਇਕ ਔਰਤਾਂ ਦੀ ਸੂਚੀ ਸੀ ਤੇ ਪਦਮ ਭੂਸ਼ਣ ਮਿਲਿਆ ਦੋ ਹਜ਼ਾਰ ਸੋਲਾਂ 'ਚ, ਸਾਲਾਂ ਦਾ NRI ਦੋ ਹਜ਼ਾਰ ਸੋਲਾਂ 'ਚ ਤੇ ਸਾਲ ਚੌਦਾਂ ਵਿੱਚ, ਤੇਲੰਗਾਨਾ ਸਰਕਾਰ ਨੇ ਸਾਨੀਆ ਮਿਰਜ਼ਾ ਨੂੰ ਰਾਜ ਦੀ brand ambassador ਜਿਹੜਾ ਸੀ ਉਹ ਨਿਯੁਕਤ ਕਰ ਤਾ ਸੀ। ਅੱਛਾ ਜੀ ਤੁਹਾਡੇ ਕੋਲੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਮੈਨੂੰ ਬਹੁਤ ਵਧੀਆ ਲੱਗਾ, ਤੇ ਹੁਣ ਮੇਰੀ assignment ਵੀ complete ਹੋ, Thank you so much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

ਤੇ health insurance ਦਾ ਮਤਲਬ ਹੈ ਸਿਹਤ ਬੀਮਾ। ਭਾਰਤ ਵਿਚ ਸਿਹਤ ਬੀਮਾ ਭਾਰਤ ਦੀ ਆਰਥਿਕਤਾ ਦਾ ਇੱਕ ਵੱਧ ਰਿਹਾ ਹਿੱਸਾ ਹੈ। ਭਾਰਤੀ health care system ਦੁਨੀਆਂ ਦੀ ਸਭ ਤੋਂ ਵੱਡੀ ਪ੍ਰਣਾਲੀ ਬਣ ਚੁਕਾ ਹੈ ਜੀ।

ਦੋ ਹਜਾਰ ਅਠਾਰਾਂ ਵਿਚ ਇੱਕ ਸੋ million ਭਾਰਤੀ ਪਰਿਵਾਰਾਂ ਨੂੰ ਸਿਹਤ coverage ਦਾ ਲਾਭ ਨਹੀਂ ਮਿਲਦਾ।

ਕੀਤਾ ਸਰਵੇਖਣ ਵਿਚ ਪਾਇਆ ਗਿਆ ਕੇ ਅੱਸੀ ਪ੍ਰਤੀਸ਼ਤ ਤੋਂ ਵੱਧ ਭਾਰਤੀ ਕਿਸੇ ਵੀ ਸਿਹਤ ਬੀਮਾ ਯੋਜਨਾ ਅਧੀਨ ਨਹੀਂ ਆਉਂਦੇ ਹਨ ਤੇ ਸਿਰਫ ਅਠਾਰਾਂ ਪ੍ਰਤੀਸ਼ਤ ਜਿਹਨਾਂ ਚ

ਸਿਹਤ ਪ੍ਰਣਾਲੀਆਂ ਦੁਆਰਾ ਪ੍ਰਦਾਨ ਕੀਤੀ ਗਈ ਦੇਖ ਭਾਲ਼ ਕਾਫੀ ਤੇ ਮਾੜੇ ਪਰਬੰਧਨ ਤੋਂ ਪੀੜਤ ਹੈ ਜਿਸਦੇ ਨਤੀਜੇ ਵਜੋਂ ਜ਼ਿਆਦਾਤਰ ਆਜ਼ਾਦੀ private ਸਿਹਤ ਸੇਵਾਵਾਂ ਵੱਲ ਮੁੜਦੀ ਹੈ ਜੋ ਬਥੇਰੇ ਮਹਿੰਗੀ ਦੇਖ ਭਾਲ਼ ਹੈ ਤੇ ਬਹੁਤ ਹੀ ਅਸਮਾਨ ਗੁਣਵੱਤਾ ਦੀ ਪੇਸ਼ਕਸ਼ ਕਰਦੀ ਹੈ। ਭਾਰਤ ਵਿਚ ਸਿਹਤ ਪ੍ਰਣਾਲੀ ਜਨਤਕ ਤੇ ਨਿੱਜੀ ਪ੍ਰਦਾਤਾਵਾਂ ਨੂੰ ਮਿਲਾਉਂਦੀ ਹੈ। ਜਨਤਕ ਸਿਹਤ ਸਹੂਲਤਾਂ, ਮੁਢਲੀ ਦੇਖ-ਭਾਲ਼ ਪ੍ਰਦਾਨ ਕਰਨ ਵਾਲ਼ੇ ਸਥਾਨਕ clinic, ਖੇਤਰ ਹਸਪਤਾਲ ਰਾਸ਼ਟਰੀ ਹਸਪਤਾਲ, ਸੰਘੀ ਰਾਜਾਂ ਅਤੇ ਸੰਘੀ ਰਾਜ ਦਵਾਰਾ fund ਕੀਤੇ ਜਾਂਦੇ ਹਨ ਤੇ ਰਾਜ ਅਧਿਕਾਰੀਆਂ ਦਵਾਰਾ ਪਰਬੰਧਿਤ ਕੀਤੇ ਜਾਂਦੇ ਹਨ ਜਨਤਕ ਸਿਹਤ ਸੇਵਾਵਾਂ ਇਕ ਸੰਘੀ ਰਾਜ ਤੋਂ ਦੂਜੇ ਰਾਜ ਵਿੱਚ ਬਹੁਤ ਜਿਆਦਾ ਵਖਰੀਆਂ ਹਨ । ਕੁਝ ਰਾਜਾਂ ਵਿਚ ਜਿਵੇਂ ਕਿ ਤਾਮਿਲਨਾਡੂ ਜਾਂ ਕੇਰਲਾ ਵਿੱਚ ਜਨਤਕ ਸਿਹਤ ਸਹੂਲਤਾਂ ਦੇਖ ਭਾਲ਼ ਯਾਤਰਾ ਦੇ ਪਹਿਲੇ ਪੜਾਅ ਵਜੋਂ ਆਪਣੇ ਭੂਮਿਕਾ ਨਿਭਾਉਂਦੀਆਂ ਹਨ। ਪਰ ਇਨ੍ਹਾਂ ਕੁੱਝ ਰਾਜਾਂ ਤੋਂ ਬਾਹਰ ਜਨਤਕ ਖੇਤਰ ਆਬਾਦੀ ਦੀਆਂ ਬੁਨਿਆਦੀ ਸਿਹਤ ਲੋੜਾਂ ਪ੍ਰਦਾਨ ਕਰਨ ਦੇ ਟੀਚੇ ਤੱਕ ਨਹੀਂ ਪਹੁੰਚਦਾ। ਭਾਰਤ ਦੇ ਜਨਤਕ ਸਿਹਤ ਖਰਚੇ ਦੂਜੇ ਮਦ ਆਮਦਨ ਵਾਲੇ ਦੇਸ਼ਾਂ ਦੇ ਮੁਕਾਬਲੇ ਘੱਟ ਹਨ । ਦੋ ਹਜ਼ਾਰ ਬਾਰਾਂ ਵਿੱਚ ਉਹਨਾ ਦਾ ਕੁੱਲ ਘਰੇਲੂ ਉਤਪਾਦ ਦਾ ਚਾਰ ਪ੍ਰਤੀਸ਼ਤ ਹਿੱਸਾ ਸੀ ਜੋ ਕਿ ਚੀਨ ਵਿਚ ਪੰਜ points ਇੱਕ ਪ੍ਰਤੀਸ਼ਤ ਦੇ ਨਾਲ ਅੱਧਾ ਹੈ ਤੇ ਪ੍ਰਤੀ ਵਿਅਕਤੀ ਜਨਤਕ ਸਿਹਤ ਖਰਚੇ ਦੇ ਸੰਦਰਭ ਵਿਚ ਭਾਰਤ ਦੋ ਹਜ਼ਾਰ ਬਾਰਾਂ ਵਿਚ ਇੱਕ ਸੌ ਇਕਾਨਵੇਂ ਦੇਸ਼ਾਂ ਵਿੱਚੋ ਇੱਕ ਸੌ ਚੁਰਾਸੀਵੇਂ ਸਥਾਨ ਤੇ ਹੈ। ਤੇ ਮਰੀਜ਼ਾਂ ਦੇ ਬਾਕੀ ਖਰਚੇ ਕੁੱਲ ਦੇ ਲਗਭਗ ਅਠਵੰਜਾ ਪ੍ਰਤੀਸ਼ਤ ਦਰਸਾਉਂਦੇ ਹਨ। ਮਰੀਜ਼ਾਂ ਦਵਾਰਾ ਉਠਾਏ ਜਾਨ ਵਾਲੇ ਬਾਕੀ ਖਰਚੇ ਘਰੇਲੂ ਬਜ਼ਟ ਦੇ ਵੱਧ ਰਹੇ ਹਿੱਸੇ ਨੂੰ ਦਰਸਾਉਂਦੇ ਹਨ।

ਗਰੀਬ ਪਰਿਵਾਰਾਂ ਦੇ ਬਾਕੀ ਖਰਚੇ ਪੇਂਡੂ ਖੇਤਰਾਂ ਵਿੱਚ ਉਹਨਾਂ ਦੀ ਸਲਾਨਾ ਆਮਦਨ ਦਾ ਇੱਕ ਸੌ ਚਾਲੀ ਪ੍ਰਤੀਸ਼ਤ ਤੇ ਸ਼ਹਿਰੀ ਖੇਤਰਾਂ ਵਿੱਚ ਨੱਬੇ ਪ੍ਰਤੀਸ਼ਤ ਹੈ ਸਭ ਤੋਂ ਗਰੀਬ ਲੋਕਾਂ ਨੂੰ ਹਸਪਤਾਲ ਦੇ ਖਰਚਿਆਂ ਨੂੰ ਕਵਰ ਕਰਨ ਵਾਲ਼ੇ ਸਿਹਤ ਬੀਮਾ ਦੀ ਸ਼ੁਰੂਆਤ ਦਾ ਇੱਕ ਮੁੱਖ ਕਾਰਨ ਵੀ ਰਿਹਾ। ਭਾਰਤ ਵਿੱਚ ਸਿਹਤ ਬੀਮਾ ਆਮ ਤੌਰ ਤੇ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਭਾਰਤ ਦੇ ਹਸਪਤਾਲਾਂ ਵਿਚ ਇਲਾਜ਼ ਲਈ ਕੰਮ ਕਰਦਾ ਹੈ। ਭਾਰਤ ਵਿਚ ਸਿਹਤ ਨਿਜੀਆਂ ਦੇ ਤਹਿਤ ਬਾਹਰੀ ਰੋਗੀ ਸੇਵਾਵਾਂ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਸੀ।